ਇਸ ਤਸਵੀਰ ਵਿੱਚ ਸਾਨੂੰ ਇੱਕ ਵਧੀਆ ਜਿਹਾ ਵਿਊ ਦੇਖਣ ਨੂੰ ਮਿਲ ਰਿਹਾ ਹੈ।

ਇਸ ਦਾ ਨਾਮ ਲਕਸ਼ ਇੰਟਰਨੈਸ਼ਨਲ ਅਕੈਡਮੀ ਹੈ।

ਜਿੱਥੇ ਕੁਛ ਵਿਅਕਤੀ ਅਤੇ ਔਰਤਾਂ ਆਪਣੀ ਪਿਚਰ ਕਲਿੱਕ ਕਰਵਾ ਰਹੇ ਹਨ।

ਏਸ ਹੌਸਪੀਟਲ ਦੇ ਅੰਦਰ ਬਹੁਤ ਸਾਰੇ ਬੇਡ ਲੱਗੇ ਹੋਏ ਹਨ।

ਏਸ ਤਸਵੀਰ ਵਿੱਚ ਸਾਨੂੰ ਇੱਕ ਵਧੀਆ ਜੇਹਾ ਵਿਊ ਦੇਖਣ ਨੂੰ ਮਿਲ ਰਿਹਾ ਹੈ।

ਏਸ ਤਸਵੀਰ ਵਿੱਚ ਸਾਨੂੰ ਇੱਕ ਬਹੁਤ ਵਧੀਆ ਅ ਸੈਂਟਰ ਦਿਖਾਈ ਦੇ ਰਿਹਾ ਹੈ।

ਇਥੇ ਸਾਨੂੰ ਬਹੁਤ ਸਾਰੀਆਂ ਔਰਤਾਂ ਦੇਖਣ ਨੂੰ ਮਿਲ ਰਹੀਆਂ ਹਨ।

ਇਸ ਤਸਵੀਰ ਵਿੱਚ ਇਕ ਬਹੁਤ ਵਧੀਆ ਵਿਊ ਦੇਖਣ ਨੂੰ ਮਿਲ ਰਿਹਾ ਹੈ।

ਇਸ ਤਸਵੀਰ ਵਿੱਚ ਇੱਕ ਸਾਨੂੰ ਬਹੁਤ ਹੀ ਵੱਡਾ ਮੈਰਿਜ ਪੈਲਸ ਦੇਖਣ ਨੂੰ ਮਿਲ ਰਿਹਾ ਹੈ।

ਇਸ ਤਸਵੀਰ ਵਿੱਚ ਸਾਨੂੰ ਇੱਕ ਵਧੀਆ ਜਿਹਾ ਵਿਊ ਦੇਖਣ ਨੂੰ ਮਿਲ ਰਿਹਾ ਹੈ।

ਇੱਸ ਤਸਵੀਰ ਵਿੱਚ ਸਾਨੂੰ ਬਹੁਤ ਸਾਰੇ ਪੈਰੱਟ ਦੇਖਣ ਨੂੰ ਮਿਲ ਰਹੇ ਹਨ।

ਤੇ ਇਸ ਤਸਵੀਰ ਵਿੱਚ ਸਾਨੂੰ ਬਹੁਤ ਸਾਰਾ ਸਮਾਨ ਦੇਖਣ ਨੂੰ ਮਿਲ ਰਿਹਾ ਹੈ।

ਇਸ ਪਿਚਰ ਵਿੱਚ ਸਾਨੂੰ ਇੱਕ ਰੈਸਟੋਰੈਂਟ ਦਿਖਾਈ ਦੇ ਰਿਹਾ ਹੈ।

ਸਾਨੂੰ ਇੱਥੇ ਇੱਕ ਬਹੁਤ ਵੱਡਾ ਹੋਲ ਵੀ ਦੇਖਣ ਨੂੰ ਮਿਲ ਰਿਹਾ ਹੈ।